ਕੋਈ ਨੌਕਰੀ ਮਿਲ ਜਾਵੇ ਯਾਰ ਬੰਦਾ ਕੋਈ ਆਪਣੇ ਹਾਂ ਆਸ ਉਮੀਦ ਹੁੰਦੀ ਕਿ ਹਾਂ ਕਿ ਮਹੀਨੇ ਬਾਅਦ ਆਣੇ ਹੈ। ਹਮ ਹੁੰਦੀ ਕੇ ਨਹੀਂ ਹੁੰਦੀ।

ਮੈਂ ਮਤਲਬ ਮੈਨੂੰ ਸਮਝ ਨਹੀਂ ਆਇਆ। ਕਿਆ ਹੋਇਆ

ਓਦੋਂ ਸਾਨੂੰ ਲੱਗਣਾ ਹਾਂ ਅਸੀਂ ਘਰੇ ਈ ਠੀਕ ਆਂ। ਏਦਾਂ ਕੁਛ ਨਹੀਂ ਹੁੰਦਾ ਜਦ ਹੁੰਦੇ।

ਜਦ ਬੰਦਾ ਨੌਕਰੀ ਕਰਨਾ ਸ਼ੁਰੂ ਕਰਦਾ ਨਾ ਨੈਂਸੀ ਤੇ ਓਹਨੂੰ ਪਤਾ ਲੱਗ ਜਾਂਦਾ ਕਿ ਹਾਂ ਜਿੰਦਗੀ ਚ ਕੁਛ ਕਿਰਿਆ ਕਰਦਾ ਪਿਆ ਕੋਈ ਇੱਕ ਉਹ ਬਣ ਜਾਂਦੀ ਓਹਦੀ। ਕਿ ਕੰਮ ਓਹਨੂੰ ਪਤਾ ਹੁੰਦਾ ਕਿ ਮੈਨੂੰ ਪੈਸੇ ਮਿਲਨੇ ਓਹੀ ਨਾ ਪੈਸਿਆਂ ਦਾ ਮੈਂ ਆਪਣੀ ਜਿੰਦਗੀ ਦੇ ਵਿੱਚ ਕੁਛ ਜ਼ਿਆਦਾ ਕਰਨਾ। ਅਗਰ ਤੈਨੂੰ ਹਮ ਮਹੀਨੇ ਬਾਅਦ ਕੋਈ ਆਸ ਉਮੀਦ ਹੋਊਗੀ ਕਿ ਤੈਨੂੰ ਮਹੀਨੇ ਬਾਅਦ ਤਨਖ਼ਾਹ ਮਿਲਣੀ ਹੈ ਤੂੰ ਤਨਖ਼ਾਹ ਨਾਲ ਕਿੰਨਾ ਕੁਛ ਕਰ ਸਕਦੀ ਏ ਆਪਣੇ ਘਰ ਦਾ ਖਰਚਾ ਰਾਸ਼ਨ ਪਾਣੀ ਕਿੰਨਾ ਖਰਚਾ ਹੁੰਦਾ ਉਹ ਕਰ ਸਕਦੇ ਆਂ ਅਗਰ ਤੂੰ ਇਹ ਸੋਚੇਂਗੀ ਕਿ ਹਾਂ ਛੱਡ ਪਰੇ ਕਿਆ ਕਰਨੀ ਕਿਆ ਏ ਵੇਹਲੇ ਬੈਠ ਕੇ ਮਿਲੀ ਜਾਂਦਾ ਤੇ ਖਾਈ ਜਾਓ ਇਹ ਕੰਮ ਤੇ ਹਾਡੇ ਘਰ ਬੰਦਿਆ ਦੇ ਜਿਹੜੇ ਬੰਦੇ ਹਮ ਜਿੰਨਾ ਨੇ ਜਿੰਦਗੀ ਚ ਕੁਛ ਕਰਨਾ ਨਹੀਂ। ਦੇਖ ਦੇਖ ਦਿੱਕਤ ਨਹੀਂ ਹੈ ਨਾ ਅਸੀਂ ਬੇਟਾ ਤੋਂ ਜ਼ਿਆਦਾ ਕੁਛ ਕਰਨਾ ਨਹੀਂ ਜਿੰਨਾ ਨੇ ਕਰਨਾ ਹੁੰਦਾ ਉਹ।

ਘਰ ਦਾ ਕੰਮ ਕਰਦੇ ਈ ਹੈ ਤੇ ਪੂਜਾ ਕਿਤੇ ਜਾ ਨਹੀਂ ਸਕਦੀ ਪੂਜਾ ਕੋਲ ਆਪਣਾ ਆ ਕੇ ਮੁੰਡਾ ਏ ਓਹਨੂੰ ਸੰਭਾਲਣਾ ਜਦ ਤੱਕ ਉਹ school ਨਹੀਂ ਜਾਣ ਲੱਗਿਆ ਤਦ ਤੱਕ ਇਹ ਨੌਕਰੀ ਨਹੀਂ ਕਰ ਸਕਦੀ। ਜਦ ਤੱਕ ਦਕਸ਼ school ਨਹੀਂ ਜਾਣ ਲੱਗਾ ਨਾ ਕਤਹਿ ਨੌਕਰੀ ਨਹੀਂ ਕਰ ਸਕਦੀ ਮਤਲਬ ਕਿਤੇ ਦੂਰ ਬਾਹਰ ਨਿਕਲ ਕੇ ਤੇ ਕਰ ਹੀ ਨਹੀਂ ਸਕਦੀ। ਜੇ ਤੂੰ ਘਰ ਹਾਂ। ਮੈਨੂੰ ਪੁੱਛ ਸਬ ਕੁਛ ਸਹੀ ਬੋਲਿਆ ਤੂੰ ਦੇਵਿਕਾ ਬਹੁਤ ਅਜੀਬ ਲਗਦਾ ਦਿਲ ਕਰਦਾ ਅਸੀਂ ਜੰਮੇ ਕਾਹਦੇ ਤੇ ਕਿ ਅਸੀਂ ਵੇਹਲੇ ਰਹਿਣ ਨੂੰ ਜੰਮੇ ਸੀ ਮਰ ਗਏ ਮੈਂ ਇਹੀ ਸੋਚਦੀ ਰਹਿੰਦੀ ਸਾਰਾ ਦਿਨ ਤੂੰ। School ਚ ਪਾ ਦੇ ਜਿੱਦਾਂ play way ਵਗੈਰਾ ਨਹੀਂ ਹੁੰਦਾ ਓਥੇ ਜਦ ਤਕ ਇਹ ਥੋੜਾ ਜਿਹਾ ਦੂਰ ਰਹੂਗਾ ਨਾ।

Playway ਤੇ ਮੈਂ ਪਾ ਦਵਾਂ।

ਇਥੇ ਆਂਗਣਵਾੜੀ ਹੈ ਉਹ ਵੀ ਪਹਿਲੇ ਆਂਗਣਵਾੜੀ ਚ ਕਹਿੰਦੇ ਆਪਣੇ ਸਸੁਰਾਲ ਓਥੇ ਦਾ ਆਂਗਣਵਾੜੀ ਏ ਨਾ।

ਫੇਰ ਤਾਂ ਕਿਆ ਹੋਗਿਆ ਇਹਦੇ ਵਿੱਚ ਕਿਆ ਵੱਡੀ ਗੱਲ ਹੈ। ਫੇਰ ਉਹ ਮੈਨੂੰ ਹੁਣ ਨਾਲੇ ਜੂਨ ਦੀਆਂ ਛੁੱਟੀਆਂ ਚੱਲੀਆਂ ਜੁਲਾਈ ਮਹੀਨੇ ਹੋਣੀਆਂ ਐਡਮਿਸ਼ਨਾ ।

ਹਾਂ ਤੇ ਇੱਕ ਤੇ ਉੱਠਣਾ ਬੈਠਣਾ ਸਿੱਖ ਜਾਂਦਾ ਨਾ ਬੱਚਾ play way ਚ ਵੀ ਇਹੀ ਸਬ ਕੁਛ ਹੁੰਦਾ ਖੇਲ ਖਡਾਉਂਦੇ ਈ ਆ । ਲਿਖਣਾ ਵੀ ਸਿਖਾਉਂਦੇ ਆ ਨਿਆਣੇ ਨੂੰ ਨਾਲ base ਜਿਹਾ ਪੱਕਾ ਹੋ ਜਾਂਦਾ ਓਹਦਾ ਸ਼ੁਰੂ ਦਾ। ਸਿਖਾਉਂਦੇ ਤਾਂ ਹੈ ਪਰ ਹੁਣ ਓਹਦੀ ਉਹ ਨੰਗਲ ਤੂੰ ਖੁਦ ਦੱਸ ਕਿੱਦਾਂ ਛੱਡਣ ਜਾਣਾ ਤੇ ਕਿੱਦਾਂ ਲੈਣ ਆਉਣਾ ਦੋ ਘੰਟੇ ਲਗਦੇ ਸਾਰੇ ਨੰਗਲ ਦੋ ਤਿੰਨ ਘੰਟੇ ਨੰਗਲ ਵੀ। ਹੈਗਾ ਯਾਰ ਜਿੱਦਾਂ ਮਤਲਬ ਆਹ ਪੈਦਲ ਆ ਕੇ

ਨੰਗਲ ਪਤਾ ਕਿਥੇ ਹੈਗਾ ਓਥੇ ਹੈ ਅੱਡਾ market ਅੱਡਾ market ਕਿੰਨੀ ਕੁ ਦੂਰ ਹੈ ਇੱਕ ਤੁਹਾਡੇ ਵੱਲ ਹੈ ਇੱਕ ਤੁਹਾਡੇ ਵੱਲ ਜਿਹੜਾ famous ਹੈਗਾ ਉਹ ਕਿਹੜਾ ਬਚਪਨ ਹਮ playschool ਕੁਛ। ਕਿਆ ਨਾਮ ਆ ਓਹਦਾ ਸਾਡੇ। ਜਾ ਜਾ ਥੋੜੇ ਦਿੰਦੇ ਬਚਪਨ ਵਾਲੇ ਅੱਠਵੀਂ ਤੱਕ ਦੀ ਨਾ ਇਕੱਠੀ admission ਲੈਂਦੇ ਜਦ ਤੁਸੀਂ ਇੱਕਵਾਰ ਪਾ ਤਾ ਨਾ ਤੁਸੀਂ ਕੱਢ ਨਹੀਂ ਸਕਦੇ ਆਪਣੇ ਨਿਆਣੇ ਨੂੰ ਹਾਂ ਆਹ ਨਹੀਂ ਅੱਠਵੀਂ ਤੋਂ ਅੱਗੇ ਨਹੀਂ ਦੇਖਿਆ ਮਾੜਾ ਵਾ। ਇਥੇ ਨੇੜੇ ਤੇੜੇ ਹੈ ਨਹੀਂ ਨਾ ਨਹੀਂ ਤੇ ਮੈਂ ਨੇੜੇ ਈ ਪਾ ਲੈਣਾ ਇਥੇ ਹੈ ਈ ਨਹੀਂ ਇਥੇ ਸਾਰੇ ਜਿਹੜੇ ਇਥੇ ਹੈਗੇ ਓਹਨਾ ਦੇ ਬਈ ਘਰ ਦੇ। ਮਤਲਬ ਕਿ ਲੈ ਛੱਡ ਆਉਂਦੇ ਆ ਉਹਨਾਂ ਨੂੰ ਜੇ ਕੀਤੇ ਓਹਨਾ ਦੀ bus ਵਗੈਰਾ ਵੀ ਏਧਰ ਨੂੰ ਆਉਂਦੀ ਤਾਂ ਵਮੈਂ bus ਦਾ ਖਰਚਾ ਚੱਕ ਈ ਨਹੀਂ ਸਕਦੀ bus ਵੀ ਨਹੀਂ ਆਉਂਦੀ ਓਦੋਂ ਬੰਦਾ ਚੱਲ ਘੱਟ ਹੁੰਦਾ ਖਰਚਾ Bus ਚ ਈ ਛੱਡ ਦਿੰਦੇ ਬੱਚਿਆਂ ਨੂੰ। bus ਆਲੇ ਵੀ ਦੋ bus ਵਾਲੇ ਵੀ ਦੋ ਤਿੰਨ ਸੋ ਲੈਂਦੇ ਜ਼ਿਆਦਾ ਥੋੜੀ ਲੈਂਦੇ। ਵੇਖਿਆ ਹੈਗਾ ਏ ਛੇ ਸੋ ਰੁਪਈਆ ਜਾਂਦੇ ਵਾਰੀ ਦਾ ਲੈ ਰਹੇ।

ਮੈਨੂੰ ਲਗਦਾ ਅਸੀਂ ਨਾ ਇਹ bus ਆਲੇ ਜਿਹੜੇ ਸਕੂਲਾਂ ਦੀ bus ਹੁੰਦੀ ਹੈਗੀ ਹੈ। Playway ਵਾਲਿਆਂ ਵਾਸਤੇ ਨਹੀਂ ਹੈਗੀ ਓਦਾਂ ਹੈਗੀ ਏ। ਹਾਂ ਤੇ ਓਹਨਾ ਚ ਇਥੇ ਨਹੀਂ ਨਾ ਹੈਗੀ ਜਿਥੇ ਮੈਂ।

ਫਿਰ ਮੈਂ bus ਵਾਲਿਆਂ ਨੂੰ playschool ਵਾਲਿਆਂ ਨੂੰ ਧਰਮਸ਼ਾਲਾ ਨਹੀਂ ਹੈਗੀ ਹਮ ਹਾਂ ਫੇਰ ਬਹੁਤ ਔਖਾ ਚਲ ਠੀਕ ਹੈ ਦੋ ਘੰਟੇ play way ਚ ਪਾਣਾ ਸੀ ਨਾ ਨੋ ਵਜੇ ਸੁੱਟ ਦੋ

main market ਆਲਾ ਨਹੀਂ ਜਿਹੜਾ ਉਹ ਬੜਾ famous ਏ ਸਾਡੇ ਇਥੇ ਜਿੰਨੇ ਵੀ ਨਿਆਣੇ ਸੀ ਨਾ ਸਾਰੇ main market ਪਾਏ ਹੋਏ ਸੀ। ਪੂਰਾ ਨਾਮ ਨਹੀਂ ਮੈਨੂੰ ਯਾਦ ਹੈ ਇਹਦਾ N ਤੇ ਹੈ ਮੇਰੇ ਖ਼ਿਆਲ ਮੈਂ ਹੀ। ਪਤਾ ਮੈਨੂੰ ਇੱਕ ਮੁਸਕਾਨ play way ਵੀ ਹੈ ਨਾ। ਮੁਸਕਾਨ ਨਹੀਂ ਹੈ ਓਹਦਾ ਨਾਮ ਕੁਛ ਹੋਰ ਹੈ ਨੈਂਸੀ ਨੂੰ ਪਤਾ ਹੋਣਾ ਨੈਂਸੀ ਕਿਆ ਨਾਮ ਏ। ਹਾਂ ਨਾ ਮੈਨੂੰ ਨਹੀਂ ਪਤਾ ਹੈਂ ਹਾਂਜੀ। ਕੋਈ ਨੀ ਗੱਡੀ ਚਲਾ ਲੋ ਆਪਣੀ School ਕਿਹੜੀ ਕਿਹੜਾ ਆ ਯਾਰ school ਦਾ ਨਾਮ ਨਹੀਂ ਚੇਤਾ ਹੈਗਾ ਤੇ ਮੈਨੂੰ ਹੁਣ। ਆਂਗਣਵਾੜੀ ਚ ਓਹਨੂੰ ਕਹਿ ਦੀ ਨਾਮ ਕੱਟ ਕਰ ਲਾਗੋਂ ਆਉਣਾ। ਨਾਮ ਕਟਾ ਆਉਣਾ ਨਾ ਸਗੋਂ। ਆਂਗਣਵਾੜੀ ਵਾਲਿਆਂ ਨੂੰ ਥੋੜਾ ਨਾ ਛੁੱਟੀਆਂ ਹੁੰਦੀਆਂ

ਯਾਰ ਇੱਕ ਗੱਲ ਦੱਸੀਂ ਆਂਗਣਵਾੜੀ ਆਹ

ਪਤਾ ਨਹੀਂ ਮਨ ਤੇ ਬੋਲਿਆ ਵੀ ਨਹੀਂ ਕਹਿੰਦੀ ਨਹੀਂ ਮੈਂ ਇਹਦੀ admission ਲੈਣੀ ਪੱਕੀ ਨਹੀਂ ਤੇ ਮੈਂ ਫੱਸ ਜਾਣਾ ਕਹਿੰਦੀ ਜੇ ਓਧਰ ਤੇ ਨਾਮ ਚਲਦਾ ਹੋਇਆ ਏਧਰ ਵੀ ਚਲਦਾ।

ਖੁਰਾਕ ਵਾਸਤੇ ਮੈਂ ਵੀ ਬਹਿੰਦੀ ਸੀ ਆਂਗਣਵਾੜੀ ਵਿੱਚ

ਅਸੀਂ ਜਿੱਥੇ ਰਹਿੰਦੇ ਸੀ ਨਾ ਡਿਪੈਂਸਰੀਆਂ ਤੇ ਵਾਲੇ card ਬਣਵਾ ਸਕਦੇ ਥੇ ਇਹ ਨਾ ਪਿਛਲੇ ਦੋ ਸਾਲਾਂ ਤੋਂ ਹੋਇਆ ਇਥੇ ਇਹ ਹੁਣ ਦੇਖਲੋ ਮੈਨੂੰ ਕਿੰਨਾ ਕੁ ਮੈਂ ਇਥੇ card ਬਣਵਾਉਣ ਗਈ ਕਹਿੰਦੀ ਨਹੀਂ ਜਿਥੇ ਤੁਸੀਂ ਰਹਿੰਦੇ ਨਾ ਜਿਥੇ ਤੁਹਾਡਾ ਅਧਾਰ card ਤੇ address ਹੈ ਹਾਂ ਓਥੇ ਈ card ਬਣਨਾ ਤੁਹਾਡਾ ਆਲਾ ਤੇ ਮੈਨੂੰ ਜਾ ਕੇ ਆਲਾ card ਬਣਵਾਉਣਾ ਪਿਆ ਪਤਾ ਕਿੰਨੇ ਫੇਰੇ ਪਏ ਮੇਰੇ। ਪਹਿਲੇ ਨਹੀਂ ਹੁੰਦਾ ਦਾ ਸੀ ਪਹਿਲੇ ਤਾਂ ਏਧਰ ਜਦੋਂ ਮੈਂ ਜੰਮੀ ਸੀ ਹਾਂ।

ਬੇਹਲਕੇ ਘਰ ਤੁਹਾਡਾ ਅਸਲੀ ਘਰ ਬਿਲਾਸਪੁਰ ਹੈ ਨਹੀਂ ਨਹੀਂ

ਉਹ ਓਦਾਂ ਰਹਿੰਦੇ ਨੇ ਓਥੇ ਹਮ ਵੈਸੇ ਜਨਮ ਮੇਰਾ ਬਿਲਾਸਪੁਰ ਦਾ ਹੈ ਹਾਂਜੀ।

ਹਾਂ ਮੈਂ ਕਿਹੜਾ ਜਿੰਦਗੀ ਚ ਕਦੀ ਬਿਲਾਸਪੁਰ ਵੇਖਿਆ ਆ ਜੰਮੀ ਮੈਂ ਭਾਵੇਂ ਓਥੇ। ਨਾ ਜੇ ਤੇ ਤੂੰ ਜੰਮ ਗਈ ਓਥੇ ਫੇਰ ਤੇਰੇ ਦੇਖਣ ਨੂੰ ਕੀ ਰਹਿ ਗਿਆ bye ਠੀਕ ਆ ਫੇਰ।